ਇਸ ਫੋਟੋ ਦੇ ਵਿੱਚ ਜਿਹੜਾ ਵਿਊ ਹੈਗਾ ਵਾ ਇੱਕ ਸਕੂਲ ਦਾ ਵਿਊ ਹੈਗਾ ਵਾ।

ਲਵਲੀ ਯੂਨੀਵਰਸਿਟੀ ਦਾ ਵਿਊ ਆ ਐਲ_ਪੀ_ਯੂ ਦਾ ਦੇਖ ਸਕਦੇ ਆ ਗੇਟ ਨੰਬਰ ਛੇ ਦਾ ਵਿਊ ਹੈਗਾ ਆ ਤੇ ਇੱਕ ਜਿਹੜੀ ਗੱਲ ਆ ਉਹ ਅੰਦਰ ਐਂਟਰ ਕਰਦੀ ਪਈ ਆ।

ਤੇ ਸਾਰੇ ਡੈਸਟ ਖਾਲੀ ਐ ਕੋਈ ਵੀ ਸਟੂਡੈਂਟ ਇੱਥੇ ਬੈਠਾ ਨਹੀਂ ਹੈਗਾ।

ਇਹ ਜਿਹੜਾ ਵਿਊ ਹੈਗਾ ਏ ਆ ਵਿਊ ਹੈਗਾ ਏ ਆ ਭਾਰਤ ਗੈਸ ਵਾਲਿਆਂ ਦਾ ਇਥੋਂ ਸਲੰਡਰ ਮਿਲਦੇ ਆ ਭਾਰਤ ਗੈਸ ਦੇ।

ਇਸ ਫੋਟੋ ਦੇ ਵਿੱਚ ਜਿਹੜਾ ਵਿਊ ਹੈਗਾ ਵਾ ਵਿਊ ਇੱਕ ਡੈਮ ਦਾ ਵਿਊ ਹੈਗਾ ਵਾ।

ਇਸ ਫੋਟੋ ਦੇ ਵਿੱਚ ਜਿਹੜਾ ਵਿਊ ਵੇਖਣ ਨੂੰ ਮਿਲ ਰਿਹਾ ਵਿਊ ਹੈਗਾ ਵਾ ਹੀਟੈਚੀ ਏਅਰ ਵਾਲਿਆਂ ਦਾ ਤੇ ਇਥੋਂ ਤੁਸੀਂ ਐ ਸੀ ਲੈ ਸਕਦੇ ਆ।

ਹਿਟਾਚੀ ਦਾ ਐ_ਸੀ ਲਏ ਸਕਦੇ ਹਾਂ ਤੇ ਜੋਕਿ ਬੜਾ ਹੀ ਵਧੀਆ ਐ_ਸੀ ਆ।

ਇਸ ਫ਼ੋਟੋ ਦੇ ਵਿੱਚ ਜਿਹੜਾ ਵਿਊ ਆ ਵਿਊ ਦੇਖਨ ਨੂੰ ਮਿਲਦਾ ਪਿਆ ਐ ਇੱਕ ਥੀਏਟਰ ਹੈਗਾ ਏ ਆ।

ਬਹੁਤ ਹੀ ਸੋਹਣਾ ਇਹਨੂੰ ਤਿਆਰ ਕੀਤਾ ਹੋਇਆ ਵਾ ਦੇਖ ਸਕਦੇ ਆਂ ਹਨਾ ਇਹਨੂੰ ਇੱਕ ਕਿਲੇ ਵਰਗਾ ਬਣਾਇਆ ਹੋਇਆ ਵਾ।

ਇਹ ਜਿਹੜਾ ਵਿਊ ਵੇਖਣ ਨੂੰ ਮਿਲਦਾ ਪਿਆ ਵਿਊ ਹੈਗਾ ਆ ਫੁੱਲਾਂ ਵਾਲਾ ਦੇਖ ਸਕਦੇ ਆ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਹੋਏ ਆ ਰੰਗ ਬਰੰਗੇ ਫੁੱਲ ਆ।

ਇਹ ਜਿਹੜਾ ਆਪਾਂ ਨੂੰ ਵਿਊ ਵੇਖਣ ਨੂੰ ਮਿਲਦਾ ਪਿਆ ਵਿਊ ਹੈਗਾ ਇਕ ਕਲੋਥ ਸ਼ੋਪ ਦਾ ਕੱਪੜਿਆਂ ਦੀ ਦੁਕਾਨ ਦਾ ਵਿਊ ਹੈਗਾ ਆ।

ਤੇ ਇਥੇ ਵਰਕ ਆਊਟ ਚੱਲ ਰਿਹਾ ਵਾ ਬਾਕੀ ਬੋਡੀ ਬਿਲਡਰ ਦੀਆਂ ਫੋਟੋਆਂ ਵੀ ਲਗਾਈਆਂ ਹੋਈਆਂ ਵਾ।

ਬੋਡੀ ਬਣਾਉਣ ਵਾਲੀ ਮਸ਼ੀਨਾਂ ਪਈਆਂ ਹੋਈਆਂ ਤੁਸੀਂ ਵੀ ਵਿਜਿਟ ਕਰ ਸਕਦੇ ਹੋ।

ਇਹ ਜਿਹੜਾ ਵਿਊ ਵੇਖਣ ਨੂੰ ਮਿਲਦਾ ਪਿਆ ਵਿਊ ਹੈਗਾ ਆ ਹੋਸਪਿਟਲ ਦਾ।

ਤੇ ਹੋਸਪੀਟਲ ਹੈਗਾ ਹ ਅੱਖਾਂ ਦਾ ਆਈ ਹੋਸਪਿਟਲ ਲੈਜਿਕ ਲੇਜ਼ਰ ਸੈਂਟਰ --

ਇਹ ਜਿਹੜਾ ਵਿਊ ਵੇਖਣ ਨੂੰ ਮਿਲਦਾ ਪਿਆ ਵਿਊ ਹੈਗਾ ਆਫਿਸ ਦਾ।

ਕਾਪੀਆਂ ਕਿਤਾਬਾਂ ਲੈਣੀਆਂ ਹੋਈਆਂ ਤੁਸੀ ਇੱਥੇ ਵਿਸਿਟ ਕਰ ਸਕਦੇ ਆਂ ਤੇ ਤੇਜਾ ਬੁੱਕ ਸਟਾਰ ਵਾਲਿਆਂ ਨਾਲ ਕਾਂਟੈਕਟ ਕਰ ਸਕਦੇ ਆਂ।

ਕਿਸੇਨੇ ਵੀ ਵ੍ਹੀਲ ਲੈਣੇ ਆ ਏੱਥੇ ਆਕੇ ਵਿਸਿਟ ਕਰ ਸਕਦਾ ਵਾ।

ਪੇੜ ਪੌਦੇ ਲੱਗੇ ਹੋਏ ਆ ਦਰਖਤ ਲੱਗੇ ਹੋਏ ਆ ਬਾਹਰ ਦੇਖ ਸਕਦੇ ਆਂ ਬਾਈਕ ਵੀ ਲੱਗਾ ਹੋਇਆ ਵਾ।

ਤੁਹੀ ਦੇਖ ਸਕਦੇ ਐਂ ਬਾਹਰ ਰੋਡ ਤੇ ਬਹੁਤ ਸਾਰੇ ਬਾਈਕ ਲੱਗੇ ਹੋਏ ਆ ਹੈਨਾ ਵਹੀਕਲ ਲੱਗੇ ਹੋਏ ਆ ਗੱਡੀਆਂ ਲੱਗੀਆਂ ਐ।